double ਅੱਠ ਹਮ ਖੁੱਲ੍ਹ ਗਿਆ ਕੀ ਜਹਾਜ ਜਿਹਾ ਲਾਦਾਂ ਜਾਂ ਰਿੰਗ ਬੰਦ। ਅੱਛਾ ਸੈਲੇਂਟ।

ਇੱਕ ਮਿੰਟ ਖਲੋ ਜਾ ਬਸ ਚੱਲ ਹੋ ਗਿਆ ਹਮ ਚੱਲ ਆਉਂਦਾ ਹੋਣ company ਕੂੰਪਨੀ ਦਾ।

ਹੋਰ ਤੁਹਾਡੇ ਲਾਗੇ ਮਾਤਾ ਦਾ ਕੀ ਹਾਲ ਆ ਝਾਈ ਜਿਹਨੂੰ ਆਂਹਦੇ ਆ . ਉਹ ਤਾਂ ਜਾਣੀ ਗਿੱਟੇ ਗੁਟੇ ਫੜੀ ਫਿਰਦੀ ਜੀਣ ਡਈ ਉਹਨੂੰ ਵੀ ਯੂਰੀਆ ਕਿਤੇ।

ਅਮ ਤੇ ਉਹ ਰਿਸ਼ਤਾ ਕਰਾਉਣ ਡਈ ਸੀ ਉਹ ਅਹ ਦੂਜੀ। ਉਹ ਪ੍ਰਗਟ ਦੀ ਘਰਦੀ ਜਿਹੜੀ ਸਾਡੇ ਘਰਾਂ ਦੇ ਲਾਗੇ ਨਈਂ ਘਰ ਜਿਨ੍ਹਾਂ ਦੇ।

ਆਹੋ ਉਹ ਕਰਾਉਣ ਡਈ ਸੀ ਰਿਸ਼ਤਾ ਉਹ ਉਹ ਤੇ ਉਹ ਨਈਂ ਆ ਭੱਪੀ ਦੇ ਘਰਦੀ ਲੌਕਰ ਤੀ ਉਹ ਡੈ ਸੀ ਕਰਾਉਣ। ਹਮ ਚੱਲ ਹੋ ਜਏ ਚੰਗਾ ਈ ਆ। ਆਹੋ ਚੱਲ ਵਧੀਆ ਵਾ ਕਿ ਇਹਨੂੰ ਕਹੀਏ ਨਾ ਬਈ ਜੇ ਅਗਲਿਆਂ ਨੇ ਪੁੱਛਿਆ ਬਈ ਕੰਮ ਕੀ ਕਰਨਾ ਤਾਂ ਹੱਥ ਤਾਂਹ ਨੂੰ ਕਰਕੇ ਹੱਥ ਤਾਂਹ ਨੂੰ ਕਰਕੇ ਤੇ ਸੁੱਟ ਦਿੰਦਾ ਗੋਹੇ ਦੇ ਟੋਕਰੇ ਵਾਂਗੂੰ ਆਂਹਦਾ ਉਹਨਾਂ ਨੂੰ ਕਹਿਓ ਬਈ ਆ ਕਰਦਾਂ। ਆਹੋ ਵੀ ਹੈਂ ਬੰਦਾ ਗੋਹਾ ਸੁੱਟਦਾ ਵਾ ਓਹ ਯਾਰ ਇਹਨੇ ਕੰਮ ਕੁਮ ਨਈਂ ਕੀਤਾ ਵਾ ਚੰਗੇ ਭਲਾ ਤਾਂ ਹੱਡ ਪੈਰ ਹੈਗੇ ਆ।

ਤੇ ਐੱਮ ਪੀ ਦੇ ਦਫ਼ਤਰ ਚ ਲੱਗਾ ਜੇ।

ਉਹ ਵੇਖਲਾ ਉਥੋਂ ਵੀ ਛੇ ਸੱਤ ਹਜਾਰ ਰੁਪਈਆ ਤਨਖ਼ਾਹ ਲੈਂਦਾ ਸੀ . ਤੇ ਜਦੋਂ ਮੇਲਿਆਂ ਮੂਲਿਆਂ ਤੇ। ਸ਼ਾਇਦ ਜਾਂਦਾ ਹੋਵੇ ਮੈਂ ਜਾਨੀ ਆਂ ਮੇਰੀ ਗੱਲ ਸੁਣੋ ਲੁਧਿਆਣੇ ਨਾ ਸਮਰਾਲਾ ਚੌਂਕ ਨਾ ਜੁੱਤੀਆਂ ਗੰਢਣ ਵਾਲਾ ਬੈਠਾ ਹੈਗਾ। ਹਮ ਬੰਦਾ ਗੂੰਗਾ ਏ ਆ, ਮੁੰਡਾ ਏ ਆ। ਗੂੰਗਾ ਹੈਗਾ ਤੇ ਮੈਂ ਆਹਨੀ ਬਈ ਉਹ ਕਿਤੇ ਟੌਰ ਟੱਪੇ ਚ ਰਹਿੰਦਾ ਏ ਆ ਤੇ ਜੁੱਤੀਆਂ ਗੰਢਦਾ ਉੱਥੇ ਸਾਰਾ ਦਿਨ ਰਹਿੰਦਾ ਤੇ ਪੈਸੇ,

ਆਹੋ ਤੇ ਜਦੋਂ ਮੈਂ ਅਹ ਮੈਂ ਜਦੋਂ ਆਉਣੀ ਆਂ ਨਾ ਧੁੱਪ ਅਹ ਧੁੱਪ ਲੱਗੀ ਹੁੰਦੀ ਆ ਜਿਵੇਂ ਹਨਾਂ ਤੇ ਬਸ ਉਡੀਕਦੀ ਹੁਨੀ ਆ ਤੇ ਉੱਥੇ ਮੈਨੂੰ ਸਿਰ ਮਾਰ ਕੇ ਕਹਿ ਦਿੰਦਾ ਹਮ ਬਹਿ ਜ ਜਾ।

ਹਾਂ ਲੋਕ ਆਪ ਵੀ ਉਹਨੂੰ ਦੇ ਕੇ ਜਾਂਦੇ ਓਦਾਂ। ਅੱਛਾ ਜਿਨ੍ਹੇ ਦਸ ਦੇਣੇ ਆ ਅਗਲੇ ਨੇ ਸ਼ਹਿਰ ਸ਼ਹਿਰ ਲੋਕ ਅਹ ਉੱਥੇ ਚੰਡੀਗੜ੍ਹ ਸ਼ਹਿਰ ਚ ਤੈਨੂੰ ਪਤਾ ਜਾਂ ਲੁਧਿਆਣੇ ਚ ਲੋਕੀਂ ਜਿੱਥੇ ਦਸ ਦੇਣੇ ਆ ਉੱਥੇ ਵੀਹ ਫੜਾ ਦਿੰਦੇ ਬਈ ਆ ਲੈ ਫੱਡ ਯਾਰ ਹਨਾ। ਹਮ ਤੇ ਬੈਠਾ ਵੀ ਤੇ ਚੌਂਕ ਚ ਆ ਤੇ ਉਹਦੇ ਕੋਲ ਜੁੱਤੀ ਦਾ ਗਾਹ ਪਹਿਲਾਂ ਈ ਰਹਿੰਦਾ ਪਿਆ।

ਅੱਛਾ ਅੱਛਾ ਅੱਛਾ ਫੇਰ ਵੀ ਠੀਕ ਏ .

ਚੱਲ ਚੰਗਾ ਹੋਇਆ ਇਹ ਤਾਂ ਇਹਨੇ ਸ਼ੁਰੂ ਤੋਂ ਨਈਂ ਨਾ ਗਿਝਾਇਆ ਜੇ ਗਿਝਾਇਆ ਹੁੰਦਾ ਮਾੜਾ ਮੋਟਾ ਕੰਮ ਕਾਰ ਤੇ ਲੱਗਾ ਹੁੰਦਾ ਨਾ। ਉੱਥੇ ਆਣ ਕੇ ਕਬਰਾਂ ਤੇ ਕੰਮ ਲਾਇਆ ਸੀ ਨਾ ਜਦੋਂ ਚਾਚੇ ਨੇ ਤੇ ਹੈਪੀ ਨੂੰ ਓਦਾਂ ਈ ਫੜ ਕੇ ਲੈ ਜਾਂਦਾ ਸੀ ਚੱਲ ਆ ਇਧਰ।

ਤਿੰਨ ਤਿੰਨ ਤਿੰਨ ਤਿੰਨ ਚਾਰ ਚਾਰ ਫੱਟੇ ਏਦਾਂ ਚੁੱਕ ਕੇ ਮੋਢਿਆਂ ਤੇ ਸਾਡੇ . ਮੈਂ ਕਿਹਾ ਰੁਮਾਨ ਨਾਲ ਸੁੱਟਦਾ ਹੁੰਦਾ ਸੀ ਤੇ ਇੱਟਾਂ ਵੀ ਉਹਨੇ ਰੇਹੜੀ ਤੇ ਲਈ ਆਉਣੀਆਂ ਦਸ ਦਸ ਵੀਹ ਵੀਹ ਦਸ ਦਸ ਵੀਹ ਵੀਹ। ਜਾਣੀ . ਦੇ ਅੰਦਰ ਅੰਦਰ ਹੁੰਦਾ ਸੀ।

ਆਹੋ। ਤੇ ਉਹ ਏਦਾਂ ਈ ਬਸ ਛਿੰਦਾ ਮੇਰਾ ਛਿੰਦਾ ਛਿੰਦਾ ਕਰ ਕਰਕੇ ਓਦਾਂ ਈ ਅੰਦਰ ਈ ਵਾੜ ਛੱਡਿਆ। ਤੇ ਹੱਡ ਹੁਡ ਤੇ ਉਹਦੇ ਖੋਲ੍ਹੇ ਨਈਂ ਤੇ ਚੱਲ . ਉਹਨੂੰ ਕੀ ਹੋਇਆ? ਹਮ ਨਈਂ ਤੇ ਇੱਥੇ ਗਲੀ ਚ . ਤੇ ਇੱਕ ਇੱਟ ਨਾਲ ਮਤਲਬ ਫੜਾਉਂਦਾ ਹੁੰਦਾ ਸੀ ਉਹਨੂੰ।

ਉਹ ਫਿਰ ਓਦਾਂ ਪੰਜਾਹ ਰੁਪਈਏ ਦਿੰਦੇ ਸੀ ਨਾ ਮਾਂ ਨੂੰ ਪਤਾ ਸੀ ਬਈ ਐਨੇ ਕੁ ਪੈਸੇ ਮਿਲਦੇ ਆ। ਆਂਹਦੀ ਹੁੰਦੀ ਸੀ, ਆਂਹਦੀ ਹੁੰਦੀ ਸੀ ਇੱਕ ਜਾਂ ਦੋ ਫੜਿਆ ਕਰ। ਉਹ ਵੀਹ ਰੁਪਈਏ ਦਿੰਦੇ ਸੀ ਨਾ।

ਤੇ ਹੈਪੀ ਹੁਣੀ ਦਿੰਦੇ ਹੁੰਦੇ ਸੀ ਪੰਜਾਹ ਰੁਪਈਏ ਸੌ ਰੁਪਈਏ ਉੱਥੇ ਦੌੜ ਦੌੜ ਕੰਮ ਕਰਦਾ ਹੁੰਦਾ ਸੀ। ਅੱਛਾ ਚੱਲ ਠੀਕ ਆ ਫਿਰ ਮੈਨੂੰ ਤੂੰ ਕਰਦੀ ਬਾਅਦ ਚੋਂ। ਚੰਗਾ ਚੰਗਾ।

ਹੋਰ ਰੋਟੀ ਖਾ ਲਓ ਬੱਸ ਜੀ ਖਾ ਕੇ ਆਏਂ ਆ ਹਮ ਅਸੀਂ ਤਾਂ ਹਾਲੇ ਖਾਣ ਡਏ ਆ ਠੀਕ ਆ ਖਾਈ ਕਾਹਲੀ ਜੇਹੀ ਪੈਣ ਲੱਗ ਪੈਂਦੀ ਆਹੋ ਰਾਤੀ ਚੌਲ ਜੇਹੇ ਖਾਦੇ ਸੀ ਉਹਦੇ ਕਰਕੇ ਭੁੱਖ ਚੌਲ ਜਿਹੇ ਵੀ ਖਾਦੇ ਉਹਦੇ ਨਾਲ ਭੁੱਖ ਘੱਟ ਲੱਗਦੀ ਹਮ ਹੋਰ ਬਸ ਵਧੀਆ ਕਿਵੇਂ ਗੱਲਾਂ ਬਾਤਾਂ? ਕਿਵੇਂ ਗੱਲਾਂ ? ਠੀਕ ਆ

ਬੱਤੀ ਵੀ ਚੱਲ ਗਈ ਜੋ ਟੈਂਕੀ ਭਰੀ ਆ ਹੈਂ ਟੈਂਕੀ ਭਰੀ ਆ? ਟੈਂਕੀ ਭਰੀ ਆ? ਹੈਲੋ ਹੈਲੋ ਤੁਹਾਡੀ ਆਵਾਜ਼ ਨਹੀਂ ਆਉਣ ਡਈ ਜੀ। ਹਜੇ ਰੇਂਜ ਉੱਡ ਗਈ ਲੱਗਦੀ ਹਾਂ ਹੈਲੋ ਆਵਾਜ਼ ਨਹੀਂ ਸੀ ਆਉਣ ਡਈ ਤੁਹਾਡੀ ਆ ਗਈ ਆ ਠੀਕ ਆ ਹਾਂ ਹੋਰ ਫੇਰ ਹੋਰ ਹਮ ਬੱਤੀ ਬੰਦ ਹੋ ਗਈ ਟੈਂਕੀ ਭਰੀ ਆ ਨਾ ਹੈਲੋ ਹੈਲੋ ਹੈਲੋ ਬੋਲ ਤਾਂ ਪਵੋ ਉੱਚੀ ਮੈਂ ਕਿਹਾ ਬੱਤੀ ਬੰਦ ਹੋ ਗਈ ਆਵਾਜ਼ ਨਹੀਂ ਆਉਂਦੀ ਪਈ ਆ ਗਈ ਆ। ਠੀਕ ਆ ਹਾਂ ਹੋਰ ਮੈਂ ਕਿਹਾ ਟੈਂਕੀ ਭਰੀ ਸੀ ਸਵੇਰ ਦੀ ਆ ਜਾਂਦੀ ਫੇਰ ਠੀਕ ਆ। ਹੋਰ ਫੇਰ ਠੀਕ ਆ ਨਹਾ ਕੇ ਵੀ ਗਏ ਨਹੀਂ ਹੋਣਾਂ ਹੋਰ ਹਾਲੇ ਪੌਣੇ ਦੱਸ ਹੋਏ ਆ ਹਣਾ ਹਾਂ

ਠੀਕ ਆ ਹੋਰ ਵਾਵਾ ਦਿਨ ਹੋ ਗਏ ਓਹਨਾ ਨਾਲ ਗੱਲ ਗੁੱਲ ਹੀ ਨਹੀਂ ਕੀਤੀ ਹਾਂ ਵੀ ਕਰ ਦਿੰਦਾ ਹੁੰਦਾ ਸੀ ਕਦੀ ਕਦੀ ਸੋਨੀਆ ਵੀ ਕਰ ਦਿੰਦੀ ਹੁੰਦੀ ਸੀ। ਮੈਂ ਕਿਹਾ ਅਜੇ ਵੀ ਕਦੀ ਕਦੀ ਫ਼ੋਨ ਕਰ ਦਿੰਦਾ ਹੁੰਦਾ ਸੀ ਤੇ ਸੋਨੀਆ ਵੀ ਤੇ ਹੁਣ ਕਦੇ ਕੀਤਾ ਹੀ ਨਹੀਂ ਦੋਨਾਂ ਨੇ ਆਹੋ ਹਮ ਹੋਰ ਠੀਕ ਆ ਹਮ ਨਿਆਣੇ ਨਯੂਨੇ ਠੀਕ ਠਾਕ ਹੋਰ ਠੀਕ ਆ ਹਮ ਠੀਕ ਆ ਹੈਲੋ ਹੈਲੋ ਠੀਕ ਆ ਅੱਛਾ ਹਾਂਜੀ ਹਾਂਜੀ ਹੋਰ ਹਾਂਜੀ ਦੀ ਬੁੱਢੀ ਛਾਣਨਾ ਦੇ ਗਈ ਆ ਅੱਛਾ ਇਹਨਾਂ ਕੀ ਛਾਣਨਾ ਕਰਨਾ ਸੀ ਹੈਂ ਚੜੀ ਪੌੜੀਆਂ ਤੇ ਮੈਂ ਕਿਹਾ ਡੱਡੂ ਹੁਣਾ ਕੀ ਛਾਣਨਾ ਕਰਨਾ ਸੀ। ਹੋਰ ਰੇਤਾ ਛਾਣਿਆ ਸੀ ਹਮ ਅੱਛਾ ਰੇਤਾ ਛਾਣਨੀ ਸੀ ਠੀਕ ਆ

ਹਾਂ ਕਦੀ ਤਿਬੜੀ ਵੱਲ ਨਹੀਂ ਚੱਕਰ ਮਾਰਿਆ ਮੁਰਿਆ ਨਾ ਓਹਨਾਂ ਵੀ ਨਹੀਂ ਕਦੀ ਹਣਾ ਸੱਦਿਆ ਸੁੱਦਿਆ ਹਮ ਠੀਕ ਆ ਹੋਰ ਫੇਰ ਠੀਕ ਆ ਹਮ ਹੋਰ ਆਉਣਾ ਤੁਹਾਡੇ ਕੋਲ ਤੇ ਆਏ ਨਹੀਂ

ਆਉਣ ਲੱਗੇ ਆਂ ਕਰੋ ਤਿਆਰੀ ਤਿਊਰੀ ਇਹਨਾਂ ਦੀ ਹੈਲੋ ਕੱਲੇ ਆਉਣ ਲੱਗੇ ਕੇ ਭਾਜੀ ਨੂੰ ਲੈ ਕੇ ਨਹੀਂ ਦੋਨੇ ਆਉਣ ਲੱਗੇ ਆਂ ਠੀਕ ਆ ਕੰਮ ਤੇ ਨਹੀਂ ਗਿਆ ਭਾਜੀ ਨਹੀਂ ਅੱਜ ਨਹੀਂ ਗਿਆ ਅੱਜ ਘਰੇ ਹੀ ਆ ਹਮ ਅੱਜ ਘਰੇ ਹੀ ਆ ਅੱਜ ਨਹੀਂ ਗਿਆ ਓਹ ਠੀਕ ਆ ਹਮ ਥੋੜਾ ਕ ਦੁੱਧ ਲਈ ਆਈਓ ਠੀਕ ਆ ਤੁਹਾਨੂੰ ਬੜਾ ਸਵਾਦ ਲੱਗਾ ਸਾਡੀ ਮਹੀਂ ਦਾ ਦੁੱਧ ਹਮ ਠੀਕ ਆ।

ਠੀਕ ਆ ਹਮ ਲੈ ਆਵਾਂਗੀ ਦਹੀਂ ਵੀ ਲੈ ਆਵਾਂਗੀ ਥੋੜਾ ਵੇਰਕੇ ਦਾ? ਵੇਰਕੇ ਦਾ ਲਿਉਣਾ ਵਾ? ਵੇਖ ਲੀਓ ਜਿਹੜਾ ਮਰਜੀ ਲਈ ਆਈਓ ਵੇਰਕੇ ਵਾਲਾਂ ਵੀ ਬੜਾ ਸਵਾਦ ਹੁੰਦਾ ਠੀਕ ਆ ਹੋਰ ਹਮ ਹੋਰ ਫੇਰ ਤੇ ਖੀਰ ਲਈ ਕੇ ਆਈਓ ਖੀਰ ਬੜੀ ਸਵਾਦ ਹੁੰਦੀ ਵੇਰਕੇ ਦੀ।

ਓਹਨੇ ਕਹਿਣਾ ਪੈਸੇ ਦਿਉ ਪਹਿਲਾਂ ਠੀਕ ਆ ਹਮ ਸੌਦਾ ਪੂਰਾ ਪਾਉਂਦੀ ਨਹੀਂ ਓਹ ਵੀ ਬਸ ਐਦਾਂ ਹੀ ਫੇਰ ਰਹਿਣ ਦਿੰਦੇ ਆ ਠੀਕ ਆ ਹਮ ਅੱਜ ਵੀ ਸਵੇਰੇ ਅੱਠ ਵਜੇ ਗਈ ਅੱਠ ਵਜੇ ਜਾਂ ਕੇ ਥੋੜਾ ਵਾਰਾ ਖਾਂਦੀ ਬੰਦਾ ਟਾਈਮ ਨਾਲ ਦੁਕਾਨ ਤੇ ਖੋਲੇ ਆਪਣੀ ਸੱਤ ਵਜੇ। ਅੱਛਾ ਅੱਜ ਲੇਟ ਗਈ ਸੀ ਆਹੋ ਮੈਂ ਉਠਾਲਿਆ ਉੱਠੀ ਨਹੀਂ ਅਗਲੀ ਨੂੰ ਮੈਂ ਕਿਹਾ ਸੁੱਤੀਆਂ ਰਹਵੋ ਮੈਂ ਫੇਰ ਉਠਾਲੀ ਨਹੀਂ ਮੈਂ ਕਿਹਾ ਨਹੀਂ ਨਾ ਹੋਣਾਂ ਘਰ ਅੱਜ ਮੈਂ ਕਿਹਾ ਭਾਜੀ ਨਹੀਂ ਹੋਣਾਂ ਘਰ ਆਹੋ ਹੈ ਨਹੀਂ ਸੀ ਅੱਜ ਘਰ ਹਨੇਰੇ ਹੀ ਚੱਲ ਗਿਆ ਸੀ ਹਮ ਹਜੇ ਤਾਂ ਸਮਾਨ ਵੀ ਹਾਲੇ ਹੁਣ ਲੈਣਾ ਗੱਡੀ ਆਈ ਏ ਸਵੇਰੇ ਸਮਾਨ ਵੀ ਨਹੀਂ ਲਿਆ ਹਮ ਅੱਜ ਸਵੇਰੇ ਸਮਾਨ ਵੀ ਨਹੀਂ ਲਿਆ ਹੁਣ ਲੈਣਾ ਵਾ ਠੀਕ ਆ ਅੱਜ ਭਾਜੀ ਨਹੀਂ ਗਿਆ ਦੁਕਾਨ ਤੇ ਚਾਰ ਵਜੇ ਚੱਲ ਗਿਆ ਸੀ ਹੋਰ ਠੀਕ ਆ ਮੈਂ ਕਿਹਾ ਭਾਜੀ ਨਹੀਂ ਗਿਆ ਨਹੀਂ ਓਹ ਸਵਖਤੇ ਹੀ ਚੱਲ ਗਿਆ ਆ ਠੀਕ ਆ ਤਾਂ ਕਰਕੇ। ਠੀਕ ਆ ਹੋਰ ਫੇਰ ਤੇ ਜਿਹੜੀ ਓਹ ਹੁਣਾ ਮੀਟਿੰਗ ਰਖਾਈ ਆ ਉਹਦੇ ਚ ਮੰਨੂ ਹੁਣਾ ਨੂੰ ਆਖਿਆ ਵਾ ਹਾਂ ਹਾਂ ਹਮ ਆਹੋ ਕਿਹਾ ਆ ਕਿਹਾ ਵਾ ਕਹਿੰਦੀ ਵੇਖਾਂ ਗੀ ਹੋਰ

ਵੇਖੋ ਆਉਂਦੇ ਈ ਕ ਜਾਂ ਨਹੀਂ ਆਉਂਦੇ

ਹਾਂ ਹਮ ਮੈਂ ਕਹਿਨੀ ਚੱਲ ਦੁਆ ਪ੍ਰਾਰਥਨਾ ਕਰਾਉਂਦੇ ਹਣਾ ਆਹੋ ਚੱਲ ਹਣਾ ਖਰੇ ਹੋ ਸਕਦਾ ਰੱਬ ਹਾਂ ਹਮ ਹੋਰ ਫੇਰ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

motivation ਭਾਵ ਪ੍ਰੇਰਨਾ। ਸਰੀਰਕ ਸਿੱਖਿਆ ਇਸ ਕਿਸਮ ਦਾ ਵਿਸ਼ਾ ਹੈ ਕਿ ਜਿਸ ਵਿੱਚ ਮਨੁੱਖੀ ਵਿਕਾਸ ਦੇ ਸਰੀਰਕ ਕਿਰਿਆਵਾਂ ਦਾ ਕਿਰਿਆਵਾਂ ਦੁਆਰਾ ਹੁੰਦਾ ਹੈ। ਸਰੀਰਕ ਕਿਰਿਆਵਾਂ ਵਿੱਚ ਪ੍ਰੇਰਨਾ ਭਾਵ motivation ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਿਰਫ ਸਰੀਰਕ ਕਿਰਿਆ ਜਾਂ ਸਰੀਰਕ ਸਿੱਖਿਆ ਨਹੀਂ ਹੈ ਬਲਕਿ ਹਰ ਇਕ ਕਿਰਿਆਵਾਂ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ- ਪ੍ਰੇਰਨਾ ਭਾਵ motivation ਦਾ। ਪ੍ਰੇਰਨਾ ਤੋਂ ਬਿਨਾ ਖੇਡ ਦੇ ਮਿਆਰ ਨੂੰ ਹੋਰ ਵੀ ਚੰਗਾ ਕਰਨ ਵਿੱਚ ਸਹਾਇਤਾ ਨਹੀਂ ਮਿਲ ਸਕਦੀ। ਪ੍ਰੇਰਨਾ ਬਿਨਾ ਖੇਡ ਦੇ ਮੈਦਾਨ ਮਿਆਰ ਨੂੰ ਹੋਰ ਵਧੇਰੇ ਚੰਗਾ ਕਰਨ ਵਿੱਚ ਸਹਾਇਤਾ ਨਹੀਂ ਮਿਲ ਸਕਦੀ। ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਖੇਡਾਂ ਨੂੰ ਸਿਖਲਾਈ ਦੇਣ ਵਾਲੇ coach ਖਿਡਾਰੀਆਂ ਨੂੰ ਪ੍ਰੇਰਨਾ ਇੱਕ ਬਹੁਤ ਵੱਡੀ

ਪ੍ਰੇਰਨਾ ਸ਼ਬਦ ਤੋਂ ਭਾਵ ਕਿਸੇ ਵਿਅਕਤੀ ਨੂੰ ਕੋਈ ਵੀ ਕੰਮ ਕਰਨ ਲਈ ਉਤਸ਼ਾਹਿਤ ਕਰਨਾ। ਪ੍ਰੇਰਨਾ ਸ਼ਬਦ ਦਾ ਆਧਾਰ ਆਹ mover ਹੈ। mover ਜਿਸ ਤੋਂ ਭਾਵ ਹੈ do move ਪ੍ਰੇਰਨਾ ਇੱਕ ਮਨੋਵਿਗਿਆਨਕ ਵਿਚਾਰਧਾਰਾ ਹੈ। ਉਸਦੇ ਅਹ ਉਹਨਾਂ ਦੇ ਨਾਲ ਸਬੰਧਿਤ ਹੈ ਜੋ ਹੈ ਅਹ ਜਿਹੜੀਆਂ ਖਿਡਾਰੀਆਂ ਨੂੰ ਕਿਸੇ ਕੰਮ ਨੂੰ ਸਿੱਖਣ ਵਿੱਚ ਖਿਡਾਰੀ ਨੂੰ ਸਹਾਇਤਾ ਦਿੰਦੀ ਹੈ ਅਤੇ ਉਹਨਾਂ ਨੂੰ ਮਨੋਬਲ ਉਚਾ ਚੁੱਕ ਕੇ ਉਤਸ਼ਾਹਿਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਕੁਛ ਅਹ ਪਰਿਭਾਸ਼ਾਵਾਂ ਦਿੱਤੀਆਂ ਹੋਈਆਂ ਹਨ ਜਿਵੇਂ ਕਿ M Johnson ਨੇ Johnson ਦੇ ਦੁਆਰਾ ਪ੍ਰੇਰਨਾ ਆਮ ਕਿਰਿਆਵਾਂ ਤੇ ਪ੍ਰਭਾਵ ਪਾਉਣ ਅਹ ਪ੍ਰਭਾਵ ਹਨ ਜੋ ਕਿ ਸਾਡੀ ਜਰੂਰਤਾਂ ਨੂੰ ਪੂਰੀ ਕਰਦੀ ਹੈ। Thomsan ਦੇ ਦੁਆਰਾ ਪ੍ਰੇਰਨਾ ਵਿੱਚ ਆਦਿ ਤੋਂ ਅੰਤ ਤੱਕ ਉਹ ਸਾਰੀਆਂ ਕਿਰਿਆਵਾਂ ਆਉਂਦੀਆਂ ਹਨ ਜੋ ਵਿਅਕਤੀ ਲਈ ਲੋੜੀਂਦੀਆਂ ਹਨ। ਪ੍ਰੇਰਨਾ ਦੇ ਪਹਿਲੂ ਪ੍ਰੇਰਨਾ ਦੇ ਕੁਝ ਮਹਤਵਪੂਰਨ ਪਹਿਲੂ ਹਨ, ਜਿਹਨਾਂ ਦਾ ਗਿਆਨ ਖਿਡਾਰੀ ਲਈ ਬਹੁਤ ਹੀ ਜ਼ਰੂਰੀ ਹੈ। ਇਹਨਾਂ ਦਾ ਧਿਆਨ ਅਹ ਇਹਨਾਂ ਚੀਜਾਂ ਦਾ ਧਿਆਨ ਰੱਖਦੇ ਹੋਏ ਖੇਡ ਵਿੱਚ ਨਿਪੁੰਨਤਾ ਪ੍ਰਾਪਤ ਕੀਤੀ ਜਾ ਸਕਦੀ ਹੈ ਜੋ ਕਿ ਖਿਡਾਰੀਆਂ ਨੂੰ ਲਈ ਪ੍ਰੇਰਨਾ ਦੇ ਵਡਮੁੱਲੇ ਖਜਾਨੇ ਹਨ ਜਿਵੇਂ ਕਿ ਸ਼ੌਂਕ, ਇਨਾਮ ਧਿਆਨ, ਇੱਛਾ, ਅੰਦਰਲਾ ਉਤਾਵਲਾਪਣ, ਝੁਕਾਅ, ਪੱਕਾ ਇਰਾਦਾ, ਜਰੂਰਤ, ਈਰਖਾ

ਜੇਕਰ ਉਹ ਯਤਨ ਕਰ ਰਿਹਾ ਹੈ ਅਤੇ ਜੇਕਰ ਇਹਨਾਂ ਪਹਿਲੂਆਂ ਵਿੱਚੋਂ ਕੋਈ ਵੀ ਉਸਦੀ ਪ੍ਰੇਰਨਾ ਦਾ ਕਾਰਨ ਹੈ। ਪ੍ਰੇਰਨਾ ਦੀਆਂ ਕਿਸਮਾਂ ਪ੍ਰੇਰਨਾ ਨੂੰ ਜਿਹੜਾ ਕੋਈ ਖਿਡਾਰੀ ਜਾਂ ਬੱਚਾ ਪ੍ਰਾਪਤ ਕਰਦਾ ਹੈ, ਕਈ ਕਿਸਮਾਂ ਹੋ ਸਕਦੀਆਂ ਹਨ। ਪਰ ਆਮ ਕਰਕ ਅਹ ਆਮ ਤੌਰ ਤੇ ਇਸ ਦੀਆਂ ਦੋ ਹੀ ਕਿਸਮਾਂ ਦਿੱਤੀਆਂ ਗਈਆਂ ਹਨ। ਪਹਿਲੀ ਆਹ ਅੰਦਰੂਨੀ ਜਾਂ ਕੁਦਰਤੀ। ਕੁਦਰਤੀ ਪ੍ਰੇਰਨਾ ਉਸ ਤਰ੍ਹਾਂ ਦੀ ਪ੍ਰੇਰਨਾ ਹੈ ਜਿਸਦੀ ਖਿਡਾਰੀ ਦੇ ਪੈਦਾ ਹੋਣ ਵੇਲੇ ਹੀ ਮੌਜੂਦ ਹੁੰਦੀ ਹੈ। ਵਿਦਿਆਰਥੀਆਂ ਦੀਆਂ ਪ੍ਰੇਰਨਾਵਾਂ ਇਸ ਤਰ੍ਹਾਂ ਹਨ- ਸਰੀਰਕ ਪ੍ਰੇਰਨਾ ਸਰੀਰਕ ਪ੍ਰੇਰਨਾ- ਭੁੱਖ, ਪਿਆਸ, ਕੰਮ ਆਦਿ। ਅੰਦਰੂਨੀ ਪ੍ਰੇ ਅਹ ਪ੍ਰੇਰਨਾ- ਸ਼ੌਂਕ, ਇੱਛਾ ਆਦਿ। ਭਾਵਨਾਤਮਕ ਪ੍ਰੇਰਨਾ- ਪਿਆਰ, ਸਫਲਤਾ, ਸੁਰੱਖਿਆ, ਅਪਣਾਪਣ ਆਦਿ। social ਪ੍ਰੇਰਨਾ ਭਾਵ ਸਮਾਜਿਕ ਪ੍ਰੇਰਨਾ- ਸਮਾਜਿਕ ਦਬਾਵ, ਸਮਾਜਿਕ ਜਰੂਰਤਾਂ, ਮਿਲਵਰਤਨ ਆਦਿ। ਕੁਦਰਤੀ ਪ੍ਰੇਰਨਾ- ਆਤਮ-ਸਨਮਾਨ, leadership ਵਿਸ਼ਵਾਸ ਆਦਿ। ਨਕਲ ਕਰਨ ਦੀ ਪ੍ਰੇਰਨਾ ਚੰਗੇ ਖਿਡਾਰੀਆਂ ਦੀ ਨਕਲ ਕਰਨਾ ਆਦਿ। ਦੂਸਰਾ ਇਸਦੀ ਕਿਸਮ ਹੈ- ਬਨਾਵਟੀ ਜਾਂ ਬਾਹਰੀ ਪ੍ਰੇਰਨਾ- ਬਨਾਵਟੀ ਪ੍ਰੇਰਨਾ ਦਾ ਵੀ ਖੇਡਾਂ ਦੀ ਨਿਪੁੰਨਤਾ ਵਿੱਚ ਮਹਤਵਪੂਰਨ ਸਥਾਨ ਹੈ। ਸਰੀਰਕ ਸਿੱਖਿਆ ਦੇ ਅਧਿਆਪਕ ਅਤੇ coach ਬਨਾਵਟੀ ਪ੍ਰੇਰਨਾ ਰਾਹੀਂ ਵੀ ਖਿਡਾਰੀਆਂ ਦੀ ਖੇਡ ਵਿੱਚ ਨਿਪੁੰਨਤਾ ਲਿਆਉਣ ਵਿੱਚ ਅਕਸਰ ਬਹੁਤ ਹੀ ਸਫਲ ਹੋ ਸਕਦੇ ਹਨ ਅਤੇ ਪ੍ਰੇਰਨਾ ਦੇ ਕਾਰਨ ਖੇਡ ਦੀ ਕੁਸ਼ਲ ਮੁਸ਼ਕਲ ਤੋਂ ਮੁਸ਼ਕਲ ਕੁਸ਼ਲਤਾ ਦੇ ਨਾਲ ਦਿਲੋਂ ਜਾਨ ਨਾਲ ਖੇਡਦੇ ਹਨ। ਬਨਾਵਟੀ ਪ੍ਰੇਰਨਾ ਕੁਝ ਇਸ ਤਰ੍ਹਾਂ ਹੁੰਦੀ ਹੈ- reward ਭਾਵ ਇਨਾਮ। ਆਰਥਿਕ ਵਸਤੂਆਂ ਜਿਵੇਂ ਕਿ table, lamp, bag, attached ਤੌਲੀਏ, t-shirt, track suit ਆਦਿ ਦੇ ਤੌਰ ਤੇ ਦੇਣੀ। ਸਮਾਜਿਕ ਇਨਾਮ- ਤਰੱਕੀ, ਨੌਕਰੀ, ਪੱਦ, ਆਦਿ। ਸਜਾ ਦੇਣੀ

ਖਿਡਾਰੀਆਂ ਦੇ ਭਾਵ ਅਤੇ ਉਹਨਾਂ ਦੀਆਂ ਜਰੂਰਤਾਂ ਦਾ ਅਹਿਸਾਸ ਹੋਣਾ। ਸਹਿਯੋਗ- ਆਰਥਿਕ ਸਹਿਯੋਗ, group ਸਹਿਯੋਗ, ਅਧਿਕਾਰੀਆਂ ਨਾਲ ਸਹਿਯੋਗ ਆਦਿ। ਟੀਚਾ- ਜਿੱਤ, ਇਨਾਮ, ਤਰੱਕੀ ਆਦਿ ਪ੍ਰਸ਼ੰਸਾ। ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੇ ਤਰੀਕੇ। ਖਿਡਾਰੀਆਂ ਨੂੰ ਖੇਡ ਪ੍ਰਤੀ ਕਿਸ ਤਰ੍ਹਾਂ ਪ੍ਰੇਰਨਾ ਕੀਤਾ ਜਾਵੇ, ਇਹ ਇਕ ਗੁੰਝਲਦਾਰ ਤੇ ਮੁਸ਼ਕਲ ਕੰਮ ਹੈ।

ਇਹ ਗੱਲ ਸਾਡੇ ਸਾਹਮਣੇ ਉਭਰ ਕੇ ਆਉਂਦੀ ਹੈ ਕਿ ਜੇਕਰ ਖਿਡਾਰੀਆਂ ਨੂੰ ਪ੍ਰੇਰਿਤ ਲਈ ਵਿਧੀਗਤ ਤਰੀਕਾ ਅਪਣਾਇਆ ਜਾਵੇ ਜਿਵੇਂ ਕਿ ਸਫਲਤਾ ਯਕੀਕਨ ਹੈ ਤਾਂ ਕੁਝ ਹੱਦ ਤੱਕ ਸ਼ਾਇਦ ਇਸ ਨੂੰ ਠੀਕ ਵੀ ਮੰਨਿਆ ਜਾ ਸਕਦਾ ਹੈ ਇਸ ਕਰਕੇ ਮੌਕੇ ਅਤੇ ਹਾਲਾਤ ਦੇ ਮੁਤਾਬਕ ਇਹੋ ਜਿਹਾ ਇਕ ਤਰੀਕਾ ਸਰੀਰਕ coach ਨੂੰ ਅਪਣਾਉਣਾ ਚਾਹੀਦਾ ਹੈ ਜੋ ਗੁਣਕਾਰੀ ਹੋਵੇਗਾ ਜਿਸ ਦਾ ਅਸਰ ਖਿਡਾਰੀਆਂ ਦੀ ਉਚੀ ਖਿਡਾਰੀਆਂ ਅਤੇ ਉਸ ਪੂਰੀ ਤੌਰ ਤੇ ਨਜਰ ਆਉਂਦਾ ਹੈ। ਕਈ ਵਾਰ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਅਹ ਕਰਨ ਲਈ ਵਧੇਰੇ ਮਿਹਨਤ ਕਰਨ ਦੀ ਲੋੜ ਨਹੀਂ ਹੁੰਦੀ ਸਗੋਂ ਕੇਵਲ ਮਾਤਰਾ ਵਿੱਚ ਉਹਨਾਂ ਦੇ ਯਤਨਾਂ ਅਤੇ ਪ੍ਰਸ਼ੰਸਾ ਬਹੁਤ ਵੱਡਾ ਵਰਦਾਨ ਸਿੱਧ ਹੁੰਦੀ ਹੈ। ਉਝ ਤਾਂ ਹਰ ਵਿਅਕਤੀ ਆਪਣੀ ਵਡਿਆਈ ਸੁਣਆਈ ਅਹ ਸੁਣ ਕੇ ਅਹ ਆਪਣੀ ਵਡਿਆਈ ਸੁਣ ਕੇ ਬਹੁਤ ਖੁਸ਼ ਹੋ ਜਾਂਦਾ ਹੈ। ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਆਪਣੇ ਕਰਤਵ ਦਿਖਾ ਕੇ ਖੁਸ਼ੀ ਪ੍ਰਾਪਤ ਹੁੰਦੀ ਹੈ। ਇਸ ਕਰਕੇ ਮੁਕਾਬਲੇ ਪ੍ਰੇਰਨਾ ਦਾ ਬਹੁਤ ਵੱਡਾ ਸਾਧਨ ਹੈ। ਮੁਕਾਬਲਿਆਂ ਵਿੱਚ ਜਿੱਤੇ ਗਏ ਇਨਾਮ ਅਤੇ ਪੁਰਸਕਾਰ ਆਦਿ ਪ੍ਰੇਰਨਾ ਦਾ ਹੀ ਸੋਮਾ ਹੁੰਦੇ ਹਨ। ਹਾਰ ਅਤੇ ਜਿੱਤ ਵਿੱਚ